hm ਨਹੀਂ ਉਹ ਹੈਗੀ ਸਤਾਰਾਂ ਸਾਲ ਦੀ ਛੋਟੀ ਅੱਛਾ

ਤੇ ਫੇਰ ਉੱਥੇ ਵੀ ਮਤਲਬ ਚਲੋ ਬੱਚੇ ਨੇ ਪਹਿਲਾਂ ਹੀ mind set ਕਰ ਲਿਆ ਹੁੰਦਾ ਨਾ ਅੱਜਕੱਲ ਤੇ ਹਾਂਜੀ ਹਾਂ ਆਪਣਾ ਬੱਚਾ ਸ਼ੁਰੂ ਤੋਂ ਹੀ ਕਹਿੰਦਾ ਮੈਂ ਜਾਣਾ ਬਾਹਰ ਏ ਹਾਂਜੀ

ਕਿਉਂਕਿ ਮੈਨੂੰ ਵੀ ਉਹਨਾ ਨੇ ਕਿਹਾ ਕਹਿੰਦੇ ਮੈਂ ਬਾਹਰ ਹੀ ਜਾਣਾ ਮੇਰੀ study ਖਤਮ ਹੋ ਰਹੀ ਏ ਪ੍ਰੀਤੀ ਕਹਿੰਦੀ ਏ.

ਤੁਸੀਂ ਛੋਟੇ ਬੱਚਿਆਂ ਨੂੰ ਭੇਜ ਤਾਂ ਉਹ ਹੁਣ set ਹੋ ਜਾਣ ਗਏ ਠੀਕ ਆ ਨਾ ਆਪਣੇ ਹਿਸਾਬ ਨਾਲ

ਕੰਮ ਚੱਲਦਾ ਅਸੀਂ ਕਿਵੇਂ ਆਪਣਾ ਕੰਮ ਬੰਦ ਕਰਕੇ ਜਾ ਸਕਦੇ ਆ ਹਾਂਜੀ ਹਾਂ ਨਾਲੇ ਆਪਣੀ life ਬਹੁਤ ਉਹ ਹੋਜੇਗੀ ਆਪਾਂ ਨਹੀਂ ਕਰ ਸਕਦੇ ਇੰਨੀ labour job ਹਾਂ ਮੈਂ ਨਹੀਂ ਕਰ ਸਕਦੀ ਨਾਲੇ ਫਿਰ ਸੋਚਦੇ ਜਾਣਾ ਤਾਂ ਜਰੂਰ ਆ ਚਾਹੇ ਘੁੰਮਣ ਲਈ ਚੱਲੇ ਜਾਵਾਂਗੇ

PR ਕਰਕੇ ਚੱਲੇ ਜਾਵਾਂਗੇ

work permit ਬਹੁਤ ਨਿੱਕਲ ਰਹੇ ਨੇ ਬਹੁਤ add ਆ ਰਹੀ ਆ work permit ਦੀ ਇਹਨਾ ਨੂੰ ਬਹੁਤ ਜਰੂਰਤ ਏ ਹਾਂ ਉਹ ਤਾਂ ਮੈਨੇ ਵੀ ਦੇਖਿਆ ਸੀ ਕੀ work permit PR ਵੀ ਬਹੁਤ ਨਿੱਕਲ ਰਹੀਆਂ ਨੇਗਈਆਂ but

ਇਹ ਉਹਨਾ ਲਈ ਆ ਉੱਥੇ ਜਿਹੜੇ ਬੱਚੇ study visa ਤੇ ਗਏ ਹੋਏ ਨੇ ਨਾ ਜਿਆਦਾ ਉਹ ਉਹਨਾ ਨੂੰ ਦਿੰਦੇ ਨੇਗੇ ਉਹਨਾ ਨੂੰ ਉਹਨਾ ਨੂੰ set ਕਰਨਾ ਨਾ ਉਹ ਆਪਾਂ ਨੂੰ ਕਿਉਂ ਇੰਨੀ ਜਲਦੀ ਦੇਣਗੇ ਹਾਂਜੀ ਇਹ ਤਾਂ ਹੈ

ਆਪਾਂ ਹੁਣ ਬੱਚਾ ਗਿਆ ਦੱਸੀ ਜਾਂਦਾ ਆਪਾਂ ਨੂੰ ਆਹ ਬਹੁਤ ਜੱਲਦੀ ਦੋ ਸਾਲ ਨਿਕਲ ਜਾਂਦੇ ਸਾਲ ਤਾਂ ਮਿੰਟ ਚ ਨਿੱਕਲ ਜਾਂਦਾ

ਉਹ ਉਹਨਾ ਨੂੰ ਜਿਆਦਾ ਪਿਹਲ ਦੇ ਰਹੇ ਨੇਗੇ

am

India ਤੋਂ ਇੱਧਰ ਲਾ ਲੋ ਤੁਸੀਂ ਦੇਖੋ ਬਾਹਰ ਤਾਂ ਇੱਧਰ Canada ਹੋ ਗਿਆ ਹਨਾਂ ਆਪਣੇ ਇੱਧਰ ਜਿਆਦਾ ਪੰਜਾਬੀ ਜਾਂਦੇ ਨੇਗੇ ਜਿਹੜਾ ਦੂਜੀ ਹੋਗਿਆ USA ਉਥੇ ਫੇਰ ਵੀ ਹਰੇਕ ਕੋਈ ਚਲਾ ਜਾਂਦਾ.

ਹਾਂਜੀ ਹਾਂ ਇੱਕ ਦੁੱਜਾ ਪੰਜਾਬ ਬਣ ਗਿਆ ਕਨੇਡਾ ਤਾਂ

hm

ਬਹੁਤ population ਹੋ ਚੁੱਕੀ ਏ. ਉਹ ਤੇ ਹੈਗੀ ਆ ਜੀ ਬਹੁਤ ਜਿਆਦਾ

ਹਾਂਜੀ ਦੋ ਘਰ ਦਾ ਇੱਕ ਇੱਕ ਕਿਸੇ ਵੀ ਘਰ ਵਿਚ ਪੁੱਛ ਲਓ ਹਰੇਕ member ਦਾ ਬੱਚਾ

hm ਕਈ ਜਿਹਨਾ ਦੇ business ਨੇ ਇੱਕ ਨੂੰ ਬਾਹਰ ਭੇਜ ਦਿੰਦੇ ਨੇ ਇੱਕ ਬੱਚੇ ਨੂੰ ਆਪਣੇ ਨਾਲ ਰੱਖ ਲੈਂਦੇ ਨੇ ਹਾਂਜੀ ਹਾਂ ਹਾਂ ਇਹੀ ਆ ਅੱਜਕਲ ਦੇਖੋ ਇੱਕਠੇ ਨਹੀ ਰੱਖੇ ਜਾਂਦੇ ਦੋ ਦੋ ਬੱਚੇ

ਤੇ ਮਾਂ ਬਾਪ ਵੀ ਕਹਿੰਦੇ ਸਾਨੂੰ ਬੱਚੇ ਦੀ ਲੋੜ ਹੈ

ਦੇਖੋ ਉੱਧਰ ਵੀ ਮਹਿੰਗਾ ਬਹੁਤ ਆ ਜੇ ਹੁਣ ਆਪਾਂ ਤਿਹ ਦੇਖੋ ਹੁਣ ਤੁਸੀਂ ਕਿਹ ਰਹੇ ਹੋਣ ਤੁਹਾਡਾ

ਦੇਖੋ ਵੀਹ ਪੱਚੀ ਲੱਖ ਰੁਪਿਆ ਲੱਗ ਗਿਆ ਹੁਣ ਜਾ ਤਾਂ ਮੈਂ ਕਿਹਨੀ ਆ ਕੋਈ ਬੱਚੇ ਨੂੰ ਉਰੇ ਵੀ ਕਰਵਾਉਣ ਨੂੰ ਤਾਂ business ਕਰਵਾਲੇ. business ਚੱਲੇ ਨਾ ਚੱਲੇ ਉਰੇ

ਹਾਂ ਅੱਜਕਲ ਸਭ business

ਆਪਾਂ ਕਰ ਲਾਂਗੇ

hm ਉਹੀ ਨਾ ਬੱਚੇ ਨੇ ਤਾਂ mind set ਕਰ ਰੱਖਿਆ

ਬੱਚੇ ਦੇਖੋ ninth ਵਿਚ ਹੀ ਰੋਲਾ ਪਾਉਣ ਲੱਗ ਜਾਂਦੇ ਆ eighth ninth ਵਿਚ ਅਸੀਂ ਬਾਹਰ ਜਾਣਾ

ਹਾਂਜੀ

ਗਲਤ

ਕਿ ਉਰੇ ਹੀ ਰਿਹ ਲੈ ਹੁਣ ਕੀ ਕਰੀਏ ਉਹਨਾ ਦਾ

ਕੁੱਝ ਨਹੀ ਹੈ ਉਰੇ ਦੇਖੀ ਇੱਕ ਜਾਣੇ ਨੂੰ ਤਾਂ ਜਾਣਾ ਚਾਹੀਦਾ ਬਾਹਰ ਹਾਂਜੀ ਮੈਂ ਤਾਹੀ ਨਾ ਤੁਹਾਨੂੰ phone ਕਰਕੇ ਤੁਹਾਡੇ ਤੋਂ opinion ਲਿੱਤਾ ਮੈਨੂੰ ਤਾਂ ਤੁਸੀਂ ਦੱਸੋਗੇ ਤਾਹੀਂ ਮੈਂ ਪੁੱਛੀਆ study visa ਤੇ ਭੇਜੀਏ ਜਾ ਨਾ ਭੇਜਿਏ ਭੇਜੋ ਜੀ ਤੁਸੀਂ study visa ਤੇ ਕੋਈ ਡਰ ਨਹੀ ਏ ਬਹੁਤ

ਬੱਚਾ ਠੀਕ ਹੋਣਾ

ਲੇਕਿਨ ਕਈ ਇਹੋ ਜਿਹੀਆਂ ਅਫਵਾਹਾਂ ਫੇਲਾਉਂਦੇ ਕੀ ਉਥੇ safe ਨਹੀ ਹੈਗਾ ਕੁੱਝ ਵੀ

ਲੋਕ ਬੋਲੀ

ਮਹਾਂ safe ਤਾਂ ਆਪਾਂ ਕੀਤੇ ਵੀ ਨੀ ਆਂ ਇਹ ਤਾਂ ਹੈ ਲੇਕਿਨ ਜਿਹੜੇ ਬੱਚੇ ਨੇ ਵਿਗੜਨਾ ਹੋਵੇ ਉਰੀ ਵੀ ਵਿਗੜਜੇਗਾ

ਕੁੱਝ ਬਣਨਾ ਕੱਲੇ ਜਾ ਬੱਚਾ ਕੱਲਾ ਰਿਹ ਕੇ ਸੁਧਰ ਜਾਂਦਾ ਇਹ ਤਾਂ ਹੈ hm ਬੱਚਾ independent ਹੋ ਜਾਂਦਾ ਬੱਸ ਇਹੀ ਗੱਲ ਆ

ਬੱਸ ਇਹੀ ਗੱਲ ਆ ਨਾ ਮੈਂ ਕਿਹਾ ਚਲੋ ਮੈਂ ਪੁੱਛਾ ਮੈਂ ਬਹੁਤ tension ਚ ਆ ਇਹਨਾ ਨੂੰ ਲੈ ਕੇ

ਨਹੀਂ ਨਹੀਂ ਜਾਓ ਤੁਸੀਂ ਭੇਜੋ ਨਹੀਂ ਤਾਂ ਚਲੋ ਏਵੇਂ ਕਰਾਂਗੇ ਜਦੋਂ ਜਾਣਾ ਹੋਏਗਾ ਮੈਂ ਕਰਦੀ ਆ ਮੈਂ ਉਹਨੂੰ ਕਹਿਨੀ ਆ ਥੋਡੀ ਬੇਟੀ ਦੇ ਨਾਲ ਹੀ ਚਲੀ ਜਾਏਗੀ ਥੋੜਾ ਜਾ ਨਾਲ ਇੱਕ ਸਹਾਰਾ ਹੋਜੇਗਾ ਨਾ ਹਾਂਜੀ ਹਾਂ ਥੋਨੂੰ ਨੰਬਰ ਦੇਦਾਂਗੇ ਅਸੀਂ ਆਪਣਾ ਬੇਟੀ ਦਾ

ਹਾਂਜੀ ਉਹਨੂੰ ਕਹਿਨੇ ਆ ਕੀ Toronto ਦਾ ਕਰਲੇ

hm hm

ਤਾਹੀਂ ਮੈਂ ਤੁਹਾਨੂੰ call ਕਰਲਾਂਗੀ ਠੀਕ ਆ ਆਪਾਂ ਜਦੋਂ ਆਪਾਂ ਉਹਦਾ

ਉਹਨੂੰ contact ਕਰਾਂਗੇ ਥੋੜਾ ਜਾ ਉਹ ਹੋ ਜਾਂਦਾ ਨਾ ਕੀ ਆਪਾਂ ਨੂੰ

ਹਾਂਜੀ ਹਾਂ ਸਭ ਠੀਕ ਆ ਜੀ ਤੁਸੀਂ ਮੇਰੀ help ਕੀਤੀ ਬਹੁਤ ਬਹੁਤ ਥੋਡਾ ਧੰਨਵਾਦ ਜੀ

ਸਤਿ ਸ਼੍ਰੀ ਅਕਾਲ ਜੀ

hello. hello ਹਾਂਜੀ good afternoon, ma'am. ਹਾਂਜੀ, good afternoon ਜੀ . ਹਾਂਜੀ ma'am ਅਅ ਮੈਂ ਨਾ ਅੱਜ ਤੁਹਾਡੇ ਤੋਂ ਮਤਲਬ food recipe ਬਾਰੇ ਗੱਲ ਕਰਨੀ ਸਿਗੀ ਕਿ ਕਿੰਨੇ ਤਰ੍ਹਾਂ ਦੀਆਂ ਅਅ food recipes ਹੁੰਦੀਆਂ. ਮੈਂ ਕੁਝ food recipes ਬਾਰੇ ਤੁਹਾਡੇ ਤੋਂ knowledge ਲੈਣਾ ਚਾਹੁੰਦੀ ਸੀ I ਹਾਂਜੀ, ਦੱਸੋ ਕੀ ਪੁਛਣਾ ਹੈ?

ਅਅ ਸਭ ਤੋਂ ਪਹਿਲਾਂ ma'am ਮੈਂ ਕੜੀ ਬਾਰੇ ਪੁੱਛਣਾ ਚਾਹੁੰਦੀ ਸੀ ਕਿ ਜਿਹੜੀ ਕੜੀ ਹੈ, ਮਤਲਬ ਅਅ ਉਹ ਕਿੰਨੇ ਤਰੀਕੀਆਂ ਨਾਲ ਬਣਦੀ ਹੈ. ਕਿਆ ਕੜੀ ਇਕ ਤਰੀਕੇ ਨਾਲ ਬਣਦੀ ਹੈ ਜਾਂ ਓਹਦੇ different different ਅਅ ਹਮਮ ਤਰੀਕੇ ਹੁੰਦੇ ਹੈ, method ਹੁੰਦੇ ਹੈ ਕੜੀ ਨੂੰ ਬਣਾਉਣ ਦੇ

ਹਾਂਜੀ, ਹਾਂ. ਅਲੱਗ-ਅਲੱਗ ਨਾਮ ਹੁੰਦੇ ਨੇ ਜੀ ਤੇ ਕੜੀ ਦੀ recipe ਅਲੱਗ-ਅਲੱਗ ਨੇ.

ਸਾਰੀਆਂ ਕੜੀਆਂ, ਜਿੰਨੀਆਂ ਕ ਵੀ ਤਰ੍ਹਾਂ ਦੀਆਂ ਕੜੀਜ਼ ਨੇ ਉਹ ਬਣਦੀਆ ਤਾਂ ਬੇਸਨ ਨਾਲ ਹੀ ਨੇ ਬੇਸਨ ਤੋਂ ਹੀ ਬਣਦੀਆਂ ਨੇ ਜਿੱਦਾਂ ਇਕ ਲੱਸੀ ਦੀ, ਜਿਹੜੀ ਲੱਸੀ ਵਾਲੀ ਕੜੀ ਹੈਗੀ ਹੈ. ਉਹ ਆਮ ਸਾਰੇ ਬਣਾਉਂਦੇ ਨੇ ਲੱਸੀ ਵਾਲੀ ਹੈਗੀ ਹੈ. ਉਹ ਤੁਹਾਨੂੰ ਪਤਾ ਹੀ ਹੈ ਵੀ ਅਅ ਲੱਸੀ ਦੇ ਵਿਚ ਆਪਾਂ ਬੇਸਨ ਨੂੰ ਘੋਲ ਦਿੰਦੇ ਹੈਗੇ ਹਾਂ. ਤੇ ਉਸ ਤੋਂ ਬਾਅਦ ਉੜਾ ਤੜਕਾ ਵਗੈਰਾ ਕੱਟ ਲੈਂਦੇ ਹੈਗੇ ਹਾਂ, ਜਿਵੇਂ ਪਿਆਜ ਵਗੈਰਾ ਹੋ ਗਿਆ. ਸੁੱਖੇ ਮੇਥੇ ਹੋ ਨਾ ਉਹ ਸਾਰਾ ਪਿਆਜਾਂ ਨੂੰ ਤੇ ਉਹ ਬੇਸਨ ਦਾ ਜਿਹੜਾ ਘੋਲ ਹੁੰਦਾ ਹੈ, ਲੱਸੀ ਦੇ ਵਿਚ ਘੋਲਿਆ ਹੋਇਆ ਓਹ ਨਾਲ ਆਪਾਂ ਕਾਫੀ time ਤੱਕ ਆਪਾਂ ਉਹਨੂੰ boil ਕਰਨਾ ਹੁੰਦਾ ਹੈ.

ਦੂਸਰੀ ਕੜੀ ਇਹ ਹੁੰਦੀ ਹੈ, ਜਿਵੇਂ ਹੁਣ ਅਸੀਂ ਬਣਾਉਂਦੇ ਹੈਗੇ ਹਾਂ ਜੋ ਕਿ ਇਕ South ਵਾਲੀ side ਬਣਦੀ ਹੈਗੀ ਆ ਗੱਟਿਆਂ ਵਾਲੀ ਕੜੀ ਬੇਟੇ.

ਵਿੱਚ ਕੀ ਹੁੰਦਾ ਹੈਗਾ ਕਿ ਹਾਂਜੀ. ਓਹਦੇ ਵਿੱਚ ਕੀ ਹੁੰਦਾ ਹੈਗਾ ਕਿ ਪਹਿਲਾਂ ਜਿਹੜਾ ਬੇਸਨ ਹੁੰਦਾ ਹੈਗਾ ਓਹਦੇ

ਤੇ ਮੇਥੀ ਪਾਕੇ ਨਾ ਬੇਸਨ ਦੇ ਵਿੱਚ ਹੀ, mix ਕਰਕੇ ਤੇ ਵਿੱਚ ਥੋੜੀ ਜਿਹੀ ਮਲਾਈ ਪਾ ਓਹਨੂੰ ਮਤਲਬ ਆਟੇ

ਹਾਂਜੀ ਹਾਂ. ਮਲਾਈ ਪਾ ਕੇ ਗੂਣਨਾ ਹੈਗਾ ਮਤਲਬ ਉਹਨੂੰ

ਜਾਂ ਫਿਰ ਉਹਨੂੰ ਪਾਣੀ ਵਿੱਚ mix ਕਰਨਾ ਨਹੀਂ, ਨਹੀਂ ਮਲਾਈ ਦੇ ਨਾਲ ਹੀ ਮੈਂ ਤਾਂ ਗੁੰਨਦੀ ਹੈ ਜੀ ਮਲਾਈ ਦੇ ਨਾਲ ਹੀ ਗੂਣਨਾ ਆਪਾਂ ਓਹਦੇ 'ਚ .